ਹਾਂਜੀ

ਹਾਂ ਇਹਦੇ ਨਾਲ ਆਪਣੇ ਪਾਣੀ ਦੀ ਵੀ ਬੱਚਤ ਹੁੰਦੀ ਹੈ ਫਾਲਤੂ ਪਾਣੀ ਵੀ ਨਹੀਂ use ਹੁੰਦਾ

ਕਾਰ ਧੋਣ ਲਈ ਵੀ ਇੱਕ ਟੱਬ ਤੇ ਇੱਕ ਬਾਲਟੀ ਦੀ ah ਮੱਗ ਦੀ ਲੋੜ ah ਵਰਤੋਂ ਕਰਨੀ ਚਾਹੀਦੀ ਆ ਤਾਂ ਜੋ ਸਾਡਾ ਪਾਣੀ ਕਿਉਂਕੀ tab ਰਾਹੀਂ ਪਾਣੀ ਬਹੁਤ ਜ਼ਿਆਦਾ miss use ਹੁੰਦਾ ਏ ਹਾਂਜੀ ਜਿਵੇਂ ਹੁਣ

ਆਂ ਕੱਪੜੇ ਧੋਣੇ ਆਲਾ ਪਾਣੀ ਆਪਾਂ ah waste ਹੀ ਹੁੰਦਾ ਨਾ ਉਹਦੇ ਨਾਲ ਆਪਾਂ ਆਪਣੇ ਘਰੇ ਮੱਝਾ ਰੱਖੀਆਂ ਹੁੰਦੀਆਂ ਉਹਨਾਂ ਨੂੰ ਨਲਾ ਸੱਕਦੇ ਆਂ ਨਾ

ਜੇ ਕਾਫੀ ਆਪਾਂ ਇੰਨੀਆਂ ਕੋਸ਼ਿਸ਼ਾ ਕਰੀਏ ਤਾਂ ਕਾਫ਼ੀ ਹੱਦ ਤੱਕ ਆਪਾਂ ਪਾਣੀ ਦੀ ਬੱਚਤ ਕਰ ਸਕਦੇ ਆਂ

hm ਬਿਲਕੁਲ ਸਹੀ ਗੱਲ ਹੈ ਇਹਨੂੰ ਐਵੇਂ ਹੀ ਕਰਨਾ ਚਾਹੀਦਾ ਤਾਂਕੀ ਅਸੀਂ ਪਾਣੀ ਪਾਣੀ

ਦੁਰਵਰਤੋਂ ਨਾ ਕਰੀਏ ਸਿਰਫ਼ ਆਪਣੀ ਲੋੜ ਅਨੁਸਾਰ ਹੀ ਆਪਾਂ ਪਾਣੀ ਦੀ use ਕਰੀਏ ਹਾਂਜੀ

ਹੋਰ ਐਵੇਂ ਸ਼ੋਰ ਪ੍ਰਦੂਸ਼ਨ ਚ ਵੀ ਆਪਾਂ ਐਵੇਂ ਹੀ ਕਹਿ ਸਕਦੇ ਹਾਂ ਕਿ ਹਨਾ ਇਹਨੂੰ ah ਆਪਾਂ ਨੂੰ ਬਹੁਤ limit ਆਵਾਜ਼ ਤਾਂਕਿ ਸਿਰਫ ਆਪਾਂ ਨੂੰ ਆਪਣੇ ਸੁਣਨ ਲਈ ਹੀ

ਕਰ ਸਕਦੇ ਆਂ ਹਨਾ ਫੈਕਟਰੀਆਂ ਚੋ

ਦੀਆਂ ਅਵਾਜ਼ਾ ਨੇ ਜਿਹੜੀਆਂ ਉਹ ਉਹ ਬਹੁਤ ਜ਼ਿਆਦਾ ਕਹਿ ਦਿੰਦੇ ਆਂ ਆਪਾਂ ਵੀ ਹਨਾ ਬਹੁਤ ਜਿਆਦਾ side effect ਆਉਂਦਾ ਨਾ

ਜਿਵੇਂ ਹੁਣ ਵਿਆਹ ਦੇ season ਆ ਨਾ ਲੋਕ ਰਾਤ ਨੂੰ ਗਿਆਰਾ ਬਾਰਾਂ ਵਜੇ ਤੱਕ ਹਨਾ ਲਾਕੇ ਰੱਖਦੇ ਨੇ speaker

ਘੱਟ ਜੇ ਘੱਟ ਜਾਵੇ ਹਾਂ ਜਿਹਦੇ ਨਾਲ ਆਪਾਂ ਨੂੰ ਆਪਣੀਆ ਸ਼ਰੀਰਕ ਬਿਮਾਰੀਆਂ ਜਿਵੇਂ ਕਿ ਆਪਣੇ ਕੰਨਾ ਦੇ ਰੋਗ ਵਗੇਰਾ ਤੋਂ ਬਹੁਤ ਜ਼ਿਆਦਾ ਮੁਕਤੀ

ਤੇ ਹੁਣ ਬਾਕੀ ਇਹ ਜਿਹੜੇ ਇਹ dippers ਦੀ ਵਰਤੋਂ ਕਰਦੇ ਨੇ ਮਤਲਬ ਕਿ horn ਉੱਚੀ ਉੱਚੀ ਆਵਾਜ਼ ਚ ਉਹਨਾ ਨੂੰ ਵੀ ਆਪਣੇ normal horn ਕਰਨੇ ਚਾਹੀਦੇ ਆ ਤਾਂ ਜੋ ਦੂਸਰੇ ਬੰਦੇ ਨੂੰ ਕੋਈ ਦਿੱਕਤ ਨਾ ਆਵੇ

ਹੁਣ ਉਹ ਪਾਣੀ ਵਿੱਚ ਜਾਂਦਾ ਨਾ ਉਹ ਐਵੇਂ ਹੀ ਰਹਿੰਦਾ ਕਿਉਂਕਿ ਪਲਾਸਟਿਕ ਤਾਂ ਖ਼ਰਾਬ ਕਦੇ ਨੀ ਖਤਮ ਹੋਣੀ ਹਨਾ ਉਹਨੂੰ

ਤਾਂਕਿ ਹਨਾ ਕੋਈ ਆਉਣ ਬਿਮਾਰੀਆਂ ਦਾ ਸਭ ਤੋਂ main ਕਾਰਣ ਇਹੀ ਏ ਕਿ ਆਪਾਂ ਪਲਾਸਟਿਕ use ਕਰਦੇ ਆਂ ਉਹ ਕਿਉਂਕੀ ਉਹ ਗਲਦੀ ਨੀ ਹੈਗੀ ਉਹ ਓਵੇਂ ਦੀ ਓਵੇਂ ਹੀ ਰਹਿੰਦੀ ਏ ਜਿੰਨਾ ਮਰਜੀ ਆਪਾਂ ਉਹਨਾ ਨੂੰ ਉਹ ਕਰੀਏ ਉਹ ਗਲਦੀ ਨੀਗੀ

ਨਾ ਗਲਣ ਕਰਕੇ ਉਹ ਬਿਮਾਰੀਆਂ ਦਾ ਕਾਰਣ ਬਣਦੀ ਏ ਹੁਣ ਅਵਾਰਾ ਪਸ਼ੂ ਹੋ ਗਏ ਜਿਵੇਂ ਹਨਾ ਕੁੱਤੇ ਬਿੱਲੇ ਜੋ ਵੀ ਆ ਹਨਾ ਉਹ ਰਸਤੇ ਚ ਪਏ ਇਹਨਾ ਨੂੰ ਚੱਬ ਲੈਂਦੇ ਆ ਜਿੰਨਾ ਕਰਕੇ ਇਨ੍ਹਾਂ ਨੂੰ ਬਿਮਾਰੀਆਂ ਦਾ ਸਾਹਮਨਾ ਕਰਨਾ ਪੈਂਦਾ ਕਈ ਵਾਰ ਮੌਤ ਦੇ ਮੁੰਹ ਵੀ ਚਲੇ ਜਾਂਦੇ ਨੇ ਇਹ ਚੀਜ਼ਾਂ ਪਲਾਸਟਿਕ ਦੇ ਸਮਾਨ ਦੀ ਦੁਰਵਰਤੋਂ ਨਾ ਵਰਤੋਂ ਕਰਨ

ਨਾਲੇ ਨਾ ਜਿਹੜੇ ਜੀਵ ਜੰਤੂ ਰਹਿੰਦੇ ਨੇ ਪਾਣੀ ਚ ਉਹਨਾ ਲਈ ਉਹਨਾ ਲਈ ਵੀ ਕਿੰਨਾ ਹਾਨਿਕਾਰਕ ਏ ਜਦੋਂ ਸਾਂਹ ਲੈਣ ਉੱਪਰ ਆਂਦੇ ਆ ਉੱਪਰ ਤਾਂ ਪਲਾਸਟਿਕ ਏ ਹੁਣ ਉਹ ਕਿਵੇਂ ਸਾਂਹ ਲੈਣ ਹਨਾ

ਹਾਂਜੀ ah environment ਦੇ ਇਹਦੇ ਕਰਕੇ ਹੀ ਤਾਂ ਸਾਰਾ ਕੁੱਝ ਇਹ ਸਾਰਾ ਆਪਣੇ ਨਾਲ ਹੀ related ਹੁੰਦਾ ਹੈ ਇਹਦੇ ਕਰਕੇ

ਸਾਰੇ ਕੋਸ਼ਿਸ਼ ਕਰਨ ਤਾਂ ਆਪਾਂ ਆਪਣੇ ਵਾਤਾਵਰਨ ਨੂੰ ਬਚਾ ਸਕਦੇ ਹਾਂ ਹੁਣ ਵੀ

ਇਹ ਵਾਤਾਵਰਨ ਦਾ ਹੱਥ ਆਪਣੇ ਆਪਣੇ ਵਿੱਚ ਹੀ ਆ

ਆਪਾਂ ਆਪਣਾ ਆਲਾ ਦਵਾਲਾ ਸਾਫ਼ ਰੱਖੀਏ ਤਾਂਕਿ ਸਭ ਤੋਂ ਪਹਿਲਾ ਇਹ ਆਲਾ ਦਵਾਲਾ ਸਾਫ਼ ਕਰਨ ਤੋਂ ਪਹਿਲਾ ਸਾਨੂੰ ਆਪਣਾ ਆਪ ਸਾਫ਼ ਕਰਨਾ ਪਏਗਾ ਫੇਰ ਆਪਾਂ

ਘਰ ਤੋਂ ਸ਼ੁਰੂ ਕਰ ਸਕਦੇ ਆਂ ਫੇਰ ਆਪਾਂ ਆਪਣੇ ਮੁਹੱਲੇ ਤੋਂ ਗਲੀਆਂ ਤੋਂ ਹਨਾ ਲੋਕ ਨਾਲੀਆਂ ਨਹੀਂ ਕੱਡਦੇ ਨਾਲੀਆਂ ਚ ਕੂੜਾ ਫਸਿਆ ਰਹਿੰਦਾ ਏ ਜਿਹਦੇ ਕਰਕੇ ਵੀ ਬਹੁਤ ਜਿਆਦਾ ਮੱਛਰ ਬਿਮਾਰੀਆਂ ਹਨਾ ਵਾਤਾਵਰਨ ਦਾ ਬਹੁਤ ਜਿਆਦਾ ਮਤਲਬ ਕੀ ਗੰਦਾ ਹੀ ਹੁੰਦਾ ਏ ਇਸ ਸਾਬ ਨਾਲ

ਕਰਕੇ ਹੀ ਆਪਾਂ ਨੂੰ ਡੇਂਗੂ ਮਲੇਰੀਆ ਵਰਗੇ ਬਹੁਤ ਜਿਆਦੇ ਜਿਆਦਾ ਬੀਮਾਰੀਆ ਦਾ ਸਾਹਮਣਾ

ਹੋਵੇ ਤੇ ਨੰਬਰ ਦੋ ਤੇ ਹੁਣ ਜਦੋਂ ਆਪਾਂ ਦੇਖਦੇ ਆਂ ਕੀ ਜਦੋਂ ਭਾਰੀ ਮੀਂਹ ਪੈਂਦਾ ਏ ਵਰਖਾ ਹੁੰਦੀ ਏ ਤਾਂ ਆਪਾਂ ਦੇਖਦੇ ਆਪਣੇ ਘਰ ਵਿੱਚ ਟੁੱਟਿਆ ਸਮਾਨ ਪਿਆ ਹੁੰਦਾ ਉੱਪਰ ਟਾਇਲ ਵਗੈਰਾ ਕੁੱਝ ਵੀ ਹੁੰਦਾ ਉਹਨਾ ਚ ਪਾਣੀ ਭਰ ਜਾਂਦਾ ਏ ਜਿਹਦੇ ਕਰਕੇ ਹਨਾ ਬਹੁਤ ਸਾਰੀਆਂ

ਮੱਖੀਆਂ ਕੱਠੀਆਂ ਹੋ ਜਾਂਦੀਆਂ ਨੇ ਬਿਮਾਰੀਆਂ ਦੇ ਕਾਰਣ ਬਣਦੇ ਨੇ ਇਹ ਸਾਰਾ ਕੁੱਝ ਆਪਾਂ ਨੂੰ ਇਹੀ ਚਾਹੀਦਾ ਏ ਤਾਂਕਿ ਆਪਾਂ ਆਪਣੇ ਆਲੇ ਦੁਆਲੇ ਦੀ ਸਾਫ਼ ਸਫਾਈ ਰੱਖਾਗੇ

ਵਾਤਾਵਰਨ ਵਿੱਚ ਆਪਣਾ ਸਾਫ਼ ਸੁਥਰਾ ਰੱਖ ਸਕਦੇ ਆਂ ਇਹ ਵੀ main ਗੱਲਾਂ ਨੇ ਛੋਟੀਆਂ ਛੋਟੀਆਂ ਜਿਹਨਾ ਨਾਲ ਆਪਾਂ ਆਪਣਾ ਦੇਸ਼ ਸਵਾਰ ਸਕਦੇ ਆਂ

ਕਰਕੇ ਹੀ ਕਰਨਾ ਪੈਂਦਾ ਇਹ ਸ਼ੁਰੁਆਤ ਆਪਣੇ ਤੋਂ ਕਰਕੇ

ਹਾਂਜੀ ਆਪਾਂ ਤੋਂ ਸ਼ੁਰੁਆਤ ਕਰਨੀ ਪੈਣੀ ਏ ਆਪਾਂ ਨੂੰ ਵੱਧ ਤੋਂ ਵੱਧ ਦਰਖਤ ਲਗਾਉਣੇ ਚਾਹੀਦੇ ਨੇ ਤਾਂਕਿ ਸਾਨੂੰ ah oxygen ah ਲੈ ਸਕੀਏ ਜੋ ਵੀ ਆ ਹਾਂਜੀ ਹਨਾ ਤਾਂ ਇਹਨਾ ਚ ਆਪਾਂ ਜਿਵੇਂ ਹੁਣ ਆਪਾਂ ਦੇਖਦੇ ਹਾਂ ਬਾਹਰ ਨਾ ਸੁੱਕੇ ਪੌਦੇ ਪਏ ਨੇ ਆਪਾਂ ਨੂੰ ਚਾਹੀਦਾ ਕਿ ਉਹਨਾ ਚ ਪਾਣੀ ਪਾਉਣਾ ਚਾਹੀਦਾ ਏ ਹਨਾ ਸਾਫ਼

ਕਬਾੜ ਨਾ ਸਿੱਟਿਆ ਜਾ ਸਕੇ ਹਨਾ

ਨੂੰ ਸਾਫ਼ ਕਰਨ ਲਈ ਸਾਨੂੰ ਆਪ ਆਪਣਾ ਪਿਹਲਾ ਕਦਮ ਚੁੱਕਣਾ ਚਾਹੀਦਾ ਹਾਂਜੀ

ਹਨਾ ਇਹ ਆਪਾਂ ਨੂੰ ਆਪ ਕਰਨਾ ਪਏ

ਹਾਂਜੀ mam ਜੀ ਮੈਂ ਹਰਿੰਦਰ ਕੌਰ ਹੁਡਾ ਤੋਂ ਬੋਲ ਰਹੀ ਆ ਤੇ ਮੈ ਤੁਹਾਡੇ ਤੋਂ amazon ਤੋਂ last ਮੈਂ ਮੰਗਵਾਇਆ ਸੀ chia seeds ਮੰਗਵਾਏ ਸਨ ਲੇਕਿਨ ਤੁਸੀਂ ਉਸ chia seeds ਦੇ ਬਦਲੇ flex seeds ਆ ਗਏ ਨੇ ਜੋ ਮੈਨੂੰ return ਕਰਨੇ ਏ ਵਾਪਿਸ ਲੇਕਿਨ ਮੈਨੂੰ ਇਹ ਸਹੀ ਅਹ ਉਹ packet ਵਿੱਚ chia seeds ਦਾ packet ਵੀ damage ਸੀ ਪੁਰਾਣਾ ਜਿਆ ਸੀ ਤੇ ਮੈਂ amazon ਦਾ ਨਾਮ ਤਾਂ ਬਹੁਤ ਸੁਣਿਆ ਮੈਂ ਲੇਕਿਨ ਤੁਸੀਂ ਬਹੁਤ ਮਤਲਬ ਸਹੀ ਬਿਲਕਲ service ਨਹੀਂ ਦਿੱਤੀ ਹੈਗੀ

ਜਾਂ ਫ਼ਿਰ ਚੀਜ ਹੀ ਉਲਟ ਭੇਜ ਤੀ ਤੁਸੀਂ ਤੇ ਮੈਨੂੰ ਤੇ ਬਿਲਕੁਲ ਸਹੀ ਨਹੀਂ ਲੱਗਿਆ ਮੈਨੂੰ ਇਹ return ਕਰਨਾ ਏ ਵਾਪਿਸ ਕਰਨਾ ਤੇ ਮੈਨੂੰ procedure ਦੱਸੋ ਇਸ ਚੀਜ ਦਾ mam ਸਭ ਤੋਂ ਪਹਿਲਾਂ ਤੇ ਮੈਂ ਮਾਫ਼ੀ ਚਾਵਾਗੀ ਕੇ ਤੁਹਾਨੂੰ ਤੁਹਾਡੇ amazon ਤੇ ਕਰਕੇ ਇਹ ਦਿੱਕਤ ਆਈ ਏ mam just please ਮੈਨੂੰ ਇੱਕ ਉਹ details ਦੇ ਦੇਣਾ ਤੁਸੀਂ ਕਹਿ ਰਹੇ ਹੋ ਕੇ ਤੁਹਾਡੇ ਕੋਲ chia seeds ਦੀ ਥਾਂ flex seeds ਆ ਗਏ ਨੇ right

mam ਤੁਸੀਂ please ਇੱਕ ਵਾਰੀ ਮੈਨੂੰ order ID ਦੱਸ ਸਕਦੇ ਓ ਤਾਂ ਕੀ ਮੈਂ ਤੁਹਾਡੀ ਚੰਗੀ ਤਰ੍ਹਾਂ help ਕਰ ਸਕਾ ਹਾਂਜੀ ਮੇਰਾ order ID number ਹੈ four six two eight or ਮੈਂ ਉਸ ਉਸ ਚੀਜ ਦੀ video ਵੀ ਬਣਾਈ ਏ ਮੈਂ oven ਨੂੰ unpack ਕਰਨ ਤੋਂ ਪਹਿਲੇ ਪੂਰੀ video ਵੀ ਬਣਾਈ ਏ ਜਿਸ ਤੇ ਮੈਨੂੰ ਖੋਲਣ ਤੇ ਬਹੁਤ ਹੀ ਗੁੱਸਾ ਚੜਿਆ ਕੀ ਮੈਨੂੰ ਬਹੁਤ ਜਰੂਰੀ ਚਾਹੀਦੇ ਸੀ chia seeds ਲੇਕਿਨ ਬਹੁਤ ਗਲਤ service ਕੀਤੀ ਤੁਸੀਂ ਮੈਂ ਤੁਹਾਨੂੰ

send ਕਰ ਰਹੀ ਆ or ਉਹਦਾ ID number ਵੀ send ਕਰ ਰਹੀ ਆ mam ਮੈਂ ਮਾਫ਼ੀ ਚਾਹਵਾਗੀ ਮੈਂ ਤੁਹਾਡਾ order ID just enter ਕਰ ਰਹੀ ਆ ਇੱਕ second ਜੀ ਹਾਂਜੀ mam ਤੁਹਾਡਾ ਨਾਮ ਹਰਵਿੰਦਰ ਕੌਰ ਏ

ਜੀ mam ਮੈਨੂੰ ਨਜਰ ਆ ਰਿਹਾ ਕੀ ਤੁਸੀਂ chia seeds ਲਈ last week order place ਕੀਤਾ ਏ ਮੈਂ ਫੇਰ ਤੋਂ ਮਾਫ਼ੀ ਮੰਗਣਾ ਚਾਹਵਾਗੀ ਕੀ ਤੁਹਾਡੇ ਕੋਲ flex seeds ਆ ਗਏ ਨੇ but mam ਤੁਸੀਂ please ਇੱਕ ਕੰਮ ਕਰਦੋ ਮੈਂ ਤੁਹਾਨੂੰ ਹੁਣੇ ਇੱਕ SMS ਦੇ ਦੁਵਾਰਾ link ਭੇਜ ਰਹੀ ਆ ਇਸ ਤੋਂ ਪਹਿਲਾਂ ਮੈਨੂੰ ਇੱਕ ਚੀਜ confirm ਕਰਦਿਉ ਕੀ ਤੁਹਾਡਾ amazon registered mobile number ਉਹੀ ਹੈ ਜਿਹਦੇ ਤੋਂ ਤੁਸੀਂ call ਕਰ ਰਹੇ ਓ

ਠੀਕ ਏ mam ਮੈਂ ਤੁਹਾਡੇ ਇਸ number ਤੇ ਹੁਣੇ ਇੱਕ SMS ਦਾ link ਭੇਜ ਰਹੀ ਆ ਤੁਸੀਂ please ਉਹਨੂੰ click ਕਰਨਾ and ਉਹਦੇ ਵਿੱਚ ਇੱਕ option ਦਿੱਤੀ ਹੋਏਗੀ upload video or picture ਜਿਹੜੀ ਤੁਸੀਂ video ਬਣਾਈ ਹੈ ਉਹ please ਤੁਸੀਂ ਉਹਦੇ ਵਿੱਚ upload ਕਰ ਦਿਉਗੇ ਹਾਂਜੀ ਹਾਂਜੀ ਮੈਂ ਇੱਕ second ਰੁਕੋ ਮੈ ਤੁਹਾਨੂੰ ਪਹਿਲੇ videos ਹੀ upload ਕਰਨੀ ਏ

ਮੈਂ ਤੁਹਾਡਾ ਮੈ SMS ਤੁਹਾਡਾ generate ਕਰ ਰਹੀ ਆ

ਹਾਂਜੀ check ਕਰੋ mam ਤੁਹਾਡੇ ਕੋਲ ਇੱਕ SMS ਆਇਆ ਹੋਏਗਾ amazon ਤੋਂ ਉਹਦੇ ਵਿੱਚ ਇੱਕ link ਹੋਏਗਾ

ਹਾਂਜੀ ਹਾਂਜੀ ਆਗਿਆ ਏ number SMS ਪਹੁੰਚ ਗਿਆ ਤੁਹਾਡਾ link ਵੀ ਹੈ ਉਸ ਵਿੱਚ ਹਾਂਜੀ mam ਤੁਸੀਂ please ਉਹਨੂੰ click ਕਰੋ okay next ਉਹਦੇ ਵਿੱਚ ਇੱਕ option ਦੋ option ਹੋਣਗੀਆਂ upload picture and upload video ਤੁਸੀਂ please upload video ਤੇ click ਕਰੋ

ਉਹ ਹੁਣ ਉਹ ਜਿੱਥੇ ਤੁਸੀਂ video ਆਪਣਾ save ਕੀਤਾ ਏ ਉਹ video ਤੁਸੀਂ ਉਹਦੇ ਤੇ click ਕਰੋ and ਉਹ video ਇੱਥੇ automatically upload ਹੋ ਜਾਏਗਾ

ਹਾਂਜੀ mam ਇੱਕ minute ਮੈਂ check ਕਰ ਰਹੀ ਆ ਹਾਂਜੀ mam ਅਹ video ਆ ਗਈ ਏ I am very sorry ਤੁਹਾਨੂੰ ਗਲਤ ਤੁਹਾਡਾ ਪਹੁੰਚਿਆ ਏ normally ਇਸ ਤਰ੍ਹਾਂ ਹੁੰਦਾ ਨਹੀਂ ਏ because amazon ਬਹੁਤ reputed company ਏ but ਤੁਹਾਡੇ ਨਾਲ ਇਸ ਤਰਾਂ ਹੋਇਆ ਏ ਮੈਂ ਫ਼ਿਰ ਤੋਂ ਉਸ ਦੇ ਲਈ ਮਾਫ਼ੀ ਚਾਹਵਾਗੀ and ਮੈਂ ਤੁਹਾਡੀ ਹਰ ਪ੍ਰਕਾਰ ਨਾਲ ਸਹਾਇਤਾ ਕਰਾਗੀ ਕੀ ਤੁਹਾਡਾ ਇਹ product return ਕੀਤਾ ਜਾਏ or ਤੁਹਾਨੂੰ time ਸਿਰ or priority bases ਤੇ ਤੁਹਾਨੂੰ ਤੁਹਾਡਾ actual product ਭੇਜਿਆ ਜਾਏ

ਮੈਂ just ਤੁਹਾਡਾ order ਇੱਕ generate ਕਰ ਰਹੀ ਆ mam ਤੁਹਾਡੀ ਮੈਂ return generate ਕਰ ਦਿੱਤੀ ਏ ਠੀਕ ਏ ਜੀ ਤੁਹਾਨੂੰ ਹੁਣੇ ਇਸ call ਤੋਂ ਬਾਅਦ ਇੱਕ SMS ਆਏਗਾ ਜਿਹਦੇ ਵਿੱਚ ਤੁਹਾਡੀ return confirm ਕੀਤੀ ਗਈ ਏ

so ਅਹ ਇੱਕ slot ਹੈ ਸਾਡੇ ਕੋਲ morning nine to twelve and ਇੱਕ slot ਹੈ ਸਾਡੇ ਕੋਲ one to six

ਕਿਹੜਾ slot ਅਹ better ਰਹੇਗਾ mam ਮੈਨੂੰ nine to twelve ਵਾਲਾ slot ਸਹੀ ਰਹੇਗਾ ਉਹ ਤੁਸੀਂ ਆ ਲੈ ਜੋ ਉਹ time ਭੇਜ ਕੇ member ਜੋ ਵੀ ਸਵੇਰ ਵਾਲਾ ਸਵੇਰੇ ਅਹ ਇਹ ਜੋ ਤੁਹਾਡਾ agent ਤੇ please ਹੁਣ next time ਸਹੀ product ਭੇਜਣਾ ਉਹ product ਮਤਲਬ ਬਹੁਤ mood ਖਰਾਬ ਕਰਤਾ ਉਹਨਾ ਨੇ ਜੋ ਵੀ ਤੁਸੀਂ ਮੈਂ ਤੇ prime membership ਲਈ ਸੋਚ ਰਹੀ ਸੀ ਨਹੀਂ ਨਹੀਂ mam ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਏ ਅਹ I am sorry ਕੀ ਤੁਹਾਡਾ ਇਸ ਤਰ੍ਹਾਂ ਦਾ experience ਰਿਹਾ but ਅਹ I will make sure ਕੀ ਇਹ ਚੀਜ ਦੁਬਾਰਾ ਨਾ ਹੋਵੇ ਇੱਕ minute mam ਅਹ return ਦੀ request ਮੈਂ ਤੁਹਾਡੀ ਪਾ ਦਿੱਤੀ ਏ ਠੀਕ

ਤੁਸੀਂ please ਜਿਸ packet ਵਿੱਚ ਉਹ receive ਹੋਇਆ ਸੀ ਉਸੇ packet ਦੇ ਵਿੱਚ ਉਹਨੂੰ ਉਸੀ ਤਰ੍ਹਾਂ ਪਾ ਦਿਉ and ਤੁਸੀਂ ਫਿਕਰ ਨਾ ਕਰੋ video ਮੇਰੇ ਕੋਲ ਪਹੁੰਚ ਚੁੱਕੀ ਏ ਜਿਹੜਾ ਉਹ damage packet ਆ ਉਹਦੇ ਉੱਤੇ ਕੋਈ ਵੀ question ਨਹੀਂ ਉਠਾਇਆ ਜਾਏਗਾ

ਉਹਦੇ ਵਿੱਚ ਪੂਰੀਆਂ detail ਹੋਣਗੀਆਂ and ਉਹਦੇ ਵਿੱਚ ਇੱਕ instructions ਦਾ ਵੀ ਇੱਕ option ਆਏਗਾ ਅਗਰ by chance ਤੁਸੀਂ ਘਰ ਨਾ ਹੋਏ ਤੇ ਤੁਸੀਂ please ਉਹ packet ਨੂੰ ਕਿਸੇ neighbor ਕੋਲ ਜਾਂ ਕਿਸੇ ਕੋਲ ਵੀ ਛੱਡ ਦੇਣਾ and ਉਹ delivery ਉਹ sorry pickup instruction ਦੇ ਵਿੱਚ ਤੁਸੀਂ ਉਸ ਚੀਜ ਨੂੰ mention ਕਰ ਦੇਣਾ ਤਾਂ ਜੋ ਸਾਡੇ ਜਿਹੜੇ adjective ਹੈਗੇ ਨੇ delivery man ਉਹ ਚੀਜ ਉਹਨੂੰ follow ਕਰਕੇ and ਉਹਨਾ ਨੂੰ ਵੀ ਕੋਈ ਦਿਕਤ ਨਹੀਂ ਹੋਈ ਗੀ ਉਹਦੇ ਵਿੱਚ ਤੁਹਾਡਾ packet ਜਿਹੜਾ ਏ ਉਹ ਵਾਪਿਸ safely ਪਹੁੰਚ ਜਾਏਗਾ

mam ਕੀ ਮੈਂ ਅਗਰ ਤੁਹਾਡੀ ਇਜਾਜਤ ਹੋਵੇ ਤੇ ਮੈਂ ਆਪਣਾ ਤਰਫੋ ਤੁਹਾਡਾ ਇੱਕ ਦੁਬਾਰਾ order place ਕਰ ਸਕਦੀ ਆ ਜੀ mam ਜੀ please ਜਰੂਰ

ਠੀਕ ਏ mam ਤੁਸੀਂ ਹਾਂਜੀ ਹਾਂਜੀ ਹਾਂਜੀ mam